ਠੀਕ ਐ।

ਆਈ ਨੀ ਬਾਅਦ ਚ ਹੈਨਾ।

ਹੋਰ ਗਆਂਢੀ।

ਤਾਇਆ ਆਇਆ ਹੁਣਾ ਪੈਗ ਲਗਾ ਕੇ?

ਉਹ ਤੈਨੂੰ ਪਤਾ ਸਰਾਬ ਬੜੀ ਪੀੰਦਾ। ਪਾਇਆ ਰੌਲਾ ਰੁਲਾ? ਨਾ ਗਿਆ ਰੋਟੀ ਖਾ, ਚੁੱਪ ਕਰਕੇ ਬੈਠਾ। ਐਵੇਂ ਰੌਲਾ ਪਾਉਂਦਾ ਰਹਿੰਦਾ ਹਨਾਂ। ਹਾਂ ਰੋਲਾ ਇਹੋ ਕਿ ਰੌਲਾ ਜਿਆਦਾ ਪਾਉਂਦਾ ਹੈ।. ਤੇ ਪਿੰਡ ਆਪਣੇ ਕਦੋਂ ਕ ਦੀ ਗਈ ਏ? ਪਿੰਡ ਗਈ ਆ ਹੋਗੇ ਦੋ ਕ ਮਹੀਨੇ ਗਈ ਨੂੰ। ਹਮ

ਭਰਾ ਮੇਰੇ ਨੇ ਰੱਖਾਈ, ਉੱਥੇ ਜਾਣਾ ਫਿਰ।

ਆਹੋ ਉਹਨਾੇ ਬੰਦਗੀ ਰੱਖਵਾਈ ਆ ਇੱਕ ਦਿਨ ਦੀ ਮੈਂ ਚੱਲ ਚੱਲਜਾਗੀ। ਆਹੋ ਮੁੜ ਕੇ ਝ ਝੋਨੇ ਲੱਗਣ ਲੱਗ ਪੈਣੇ ਫਿਰ ਚੱਲ ਕਿਥੇ ਜਾਇਆ ਜਾਣਾ। ਨਾ ਫੇਰ ਡੈਡੀ ਨੇ ਤੈਨੂੰ ਪਤਾ ਫੇਰ ਰੋਟੀ-ਰਾਟੀ ਵੀ ਮਗਰ ਮਗਰ ਘੱਲਣੀ ਹੁੰਦੀ ਐ।

ਆਹੋ ਤੁਵੀਂ ਐਨਕਾਂ ਲਾ ਲੀ।

ਫੇਰ ਕੀ ਆ ਸਾਰੀ ਦੁਨੀਆਂ ਨਾ ਕਰਦੀ ਫਿਰਦੀ ਕੰਮ ਧੰਦਾ, ਕੰਮ ਚ ਕੀ ਆ। ਆਹੋ ਮੈਂ ਤੇ ਕਿਹਾ, ਸਿੱਟਿਆ ਵੱਲੋ ਵੀ ਕਿਹਾ ਹੀ ਮੰਨਿਆ ਨੀ, ਮੈਂ ਕਿਹਾ ਚਲ ਸਾਰੀਆ ਜਾਂਦੀਆ ਨੀਤੂ ਹੁਣੀ, ਪੁਸਬਾ ਹੁਣੀ ਮੈਂ ਕਿਹਾ ਚਲ ਮੈਂ ਵੀ ਕਰ ਲੈਨੀ ਕੁਇੰਟਲ ਦਾਣੇ, ਕਹਿੰਦਾ ਨਹੀਂ ਜਾਣਾ। ਆਹੋ ਫਿਰ ਕਿ ਬਾਹਰ ਜਾਣ ਚ ਚਲ ਉਹ ਵੀ ਤੇਰਾ ਫੈਦਾ ਹੀ ਸੋਚਦਾ ਹੁਣ ਇੰਨਾ ਪੈਸਾ ਲਾਇਆ ਤੇ ਗਰਮੀ ਚ ਤੁਰੀ ਫਿਰਣਾ ਹੁਣ। ਆਹੋ ਤਾਂ ਕਰ ਕੇ ਉਹ ਕਹਿੰਦਾ ਪ੍ਰੇਸ਼ਨ ਹੋਇਆ ਓਦਾ। ਹਮ ਤੇ ਕਿੰਨੀਆਂ ਬੋਤਲਾਂ ਚੜੀਆ ਹੀ ਭਲਾ ਖੂਨ ਦੀਆਂ? ਚਾਰ ਚੜਗੀਆਂ ਸੀਗੀਆ।

ਆਹੋ ਵਾਵਾ ਦਿਨ ਲੱਗਗੇ ਹਨਾਂ। ਹਾਂ ਅੱਠ ਦਿਨ ਲੱਗਗੇ ਹੀ। ਤੇ ਮੁੰਡਾ ਮਾ ਮੁੰਡਾ ਵਿਖਾਲਦੇ ਨੀ ਤੁਹੀਂ ਰੋਹਿਤ ਨੂੰ। ਨਾ ਮੈਂ ਮੁੰਡੇ ਤੋਂ ਵੱਖਰੀ ਹਾਂ। ਹੈਅ ਤੇ ਵੱਖਰੇ ਪਰ ਵਿਖਾਲਦੇ ਨੀ ਹੁੰਦੇ ਰੋਜ਼।

ਹਮ ਹਮ ਚਲ ਜੇ ਰੱਬ ਦੀ ਮਰਜ਼ੀ ਹੁੰਦੀ ਤੇ ਓਵੀਂ, ਉਹੀ ਬਚਿਆ ਰਹਿੰਦਾ ਤਾਂ ਕੀ ਲੋੜ ਹੀ ਹਾਰ ਮੰਨਣ ਦੀ ਹਨਾਂ। ਹੋਰ ਉਹੋ ਵੱਡਾ ਹੀ ਚੱਲ ਬਚਿਆ ਰਹਿੰਦਾ।

ਕੀ ਕਰਨਾ ਜੋ ਰੱਬ ਦੀ ਮਰਜ਼ੀ ਫਿਰ।

ਆਹੋ ਤੇ ਹੋਰ ਨਰਸਾਂ ਨੇ ਵੀ ਇਹੋ ਗੱਲ ਕਹੀ, ਨਰਸਾਂ ਕਹਿੰਦੀਆ ਕੋਈ ਨੀ ਇਹ ਸਮਝ ਕਿ ਮੇਰੀ ਪੋਤੀ ਐ ਤੂੰ। ਹੋਰ, ਤੂੰ ਸਗੋਂ ਦਿਲ ਤੇ ਲ਼ਿਆਇਆ ਹੀ ਨਾ ਕਰ ਸਗੋਂ ਕੁੜੀਆ ਨੂੰ ਵੱਧ ਪੜਾ, ਵੱਧ ਤੋ ਵੱਧ ਜਿਦਾ ਮਰਜ਼ੀ ਐ। ਹਾਂ ਇਹ ਗੱਲ ਬਬਤਾ ਨੇ ਕਹੀ ਕਹਿੰਦੀ ਪੜ੍ਹਾ ਲਿਖਾ ਤੂੰ ਆਪਣੀ ਕੁੜੀਆਂ ਨੂੰ। ਓਵੀਂ ਤੇ ਹੈ ਜਿਨ੍ਹਾਂ ਦੇ ਹੁੰਦੇ ਨਈ ਤੈਨੂੰ ਤੇ ਫੇਰ ਰੱਬ ਨੇ ਦਿੱਤੇ ਦੋ।

ਉਨਾਂ ਦੇ ਵੀ ਟੈਮ ਲੱਗ ਜਾਣ ਹਨਾਂ। ਅਹ ਕਈਆ ਕੇ ਚਲ ਧੀਆਂ ਵੀ ਨੀ ਆ। ਹਾਂ ਤੈਨੂੰ ਤਾਂ ਸਾ ਰੱਬ ਨੇ ਧੀਆਂ ਵੀ ਦਿੱਤੀਆ ਪੁੱਤ ਵੀ ਦਿੱਤੇ। ਆਹੋ ਹਮ ਹੋਰ ਤੇਰੀ ਭੈਣ ਨੀ ਕਦੀ ਆਈ ਸਰਵਾਲੀ ਆਲੀ।

ਆਓ ਉਹ ਲਿਆਈ ਕਦੀ ਹੋਣ ਨਾ ਫੋਨ ਕਰਦੀ ਵਾਵਾ ਦਿਨ ਹੋਗੇ ਦੋ ਤਿੰਨ ਮਹੀਨੇ, ਮਸਤ ਏ ਬੱਬੂ ਹੁਣੀ ਓਦਾ।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

ਜੇ ਤੈਨੂੰ ਲੋੜ ਨਹੀਂ ਮੈਨੂੰ ਤਾਂ ਹੈ ਕਪੂਰ ਸਿੰਘ ਨਿਮਾਣਾ ਹੋ ਕੇ ਬੋਲਿਆ ਪਰ ਇਹ ਗੱਲ ਦਰਬਾਰੇ ਦੇ ਨੇੜਿਓ ਵੀ ਨਾ ਗਈ ਉਹਨੇ ਹੋਰ ਵੀ ਰੁੱਖੀ ਤਰ੍ਹਾਂ ਕਿਹਾ ਤੈਨੂੰ ਲੋੜ ਹੈ ਤੂੰ ਕਰ ਲੈ ਮੈਂ ਕਿਵੇਂ ਕਰ ਸਕਦਾ ਭਲਾ ਇੱਡੀ ਵੱਡੀ ਕੰਧ, ਕੱਲਾ ਚਾਲੀ ਫੁੱਟ ਲੰਮੀ ਚੌਧਾ ਫੁੱਟ ਉਚੀ ਤੇ ਡੂਡ ਇੰਚ ਚੌੜੀ ਫਿਰ ਮੇਰੇ ਫਿਰ ਅਸਾਨ ਹੈ ਅਸਾਨ ਤਾ ਨਹੀ ਮੇਰਾ ਕੰਮ ਤਾਂ ਅਟਕਿਆ ਖੜਾ ਮੈਨੂੰ ਜੁੰਮੇਵਾਰੀ ਹੈ ਤੇਰੇ ਕੰਮ ਦੀ ਅਟਕਿਆ ਹੈ ਤਾਂ ਅਟਕਿਆ ਰਹੇ ਦਰਬਾਰਾ ਨੂੰ ਆਇਆ ਕੋਲੋ ਪਟਵਾਰੀ ਨੇ ਹੋਲੀ ਜਿਹੀ ਆਖਿਆ ਕਾਹਨੂੰ ਬਾਪੂ ਚੌੜ ਹੁੰਦੇ ਓ ਮੁਕਾ ਰੋ ਰਲ ਕੇ ਪਰ ਸਰਪੰਚ ਨੇ ਮਲਵੀ ਜੀਭ ਨਾਲ ਕੇ ਟੋਕਿਆ ਆਪਾ ਨੇ ਕਾਹਨੂੰ ਵਿਚ ਪਟਵਾਰੀ ਜੀ ਭਾਈ ਭਾਈ ਨੇ ਆਪਣੇ ਸਮਝਣਗੇ ਕਪੂਰ ਸਿੰਘ ਸਰਪੰਚ ਦਾ ਰੁਖ ਧਾਰ ਗਿਆ ਅੱਗੇ ਵੀ ਉਹ ਕਈ ਵਰਿਆਂ ਤੋਂ ਉਹਦੇ ਨਾਲ ਲੱਗਦਾ ਆਉਂਦਾ ਸੀ ਦਰਬਾਰੇ ਨੂੰ ਇਨ੍ਹਾਂ ਗੱਲਾਂ ਦੀ ਕੀ ਸਮਝ ਹੁਣ ਜੇ ਕਪੂਰ ਸਿੰਘ ਦਾ ਭਾਈ ਹੀ ਸਰਪੰਚ ਨੂੰ ਉਹਦੇ ਖਿਲਾਫ ਵਰਤਨ ਲਈ ਮਿਲੇ ਤਾਂ ਉਸਨੂੰ ਹੋਰ ਕੀ ਚਾਹੀਦਾ ਸੀ ਉਹਨੇ ਹੋਰ ਨਰਮ ਹੋ ਕੇ ਦਰਬਾਰਾ ਨੂੰ ਸਮਝਾਉਣਾ ਚਾਹਿਆ ਦਰਬਾਰਾ ਜਾ ਮੈ ਤੈਨੂੰ ਮਿੰਨਤ ਨਾਲ ਕਹਿੰਦਾ ਆਪਾ ਕਬੀਲਦਾਰ ਆ ਲੜਦੇ ਚੰਗੇ ਨਹੀ ਲੱਗਦੇ ਆ ਰਲ ਕੇ ਕੰਧ ਬਣਾਈਏ ਤੂੰ ਹਾ ਕਰ ਜਿੱਦਣ ਕਹੇਗਾ ਮੈਂ ਉੱਦਣ ਮਲਲੂੰਗਾ ਕੰਧ ਐ ਮਾੜੀ ਦੋਹਾਂ ਨੂੰ ਹੀ ਦੁੱਖ ਹੈ ਮਾੜੀ ਮੋਟੀ ਹੁੰਦੀ ਮੈਂ ਤੈਨੂੰ ਕਹਿੰਦਾ ਵੀ ਨਾ ਸਾਰਾ ਭਾਰ ਚੁੱਕਣਾ ਮੈਨੂੰ ਵੀ ਔਖਾ ਤੂੰ ਮੈਨੂੰ ਬਹੁਤਾ ਚੁੱਕਾ ਦੇ ਆਪ ਥੋੜਾ ਚੁੱਕ ਲੀ ਕਪੂਰ ਸਿੰਘ ਦੀ ਨਰਮਾਈ ਨੇ ਦਰਬਾਰੇ ਦੀ ਅੜਬਾਈ ਕੁਝ ਢਿੱਲੀ ਕਰ ਜਿੱਤੀ ਉਸਦੇ ਮੱਥੇ ਵਿਚੋਂ ਮਿਟਣ ਲੱਗੀਆਂ ਗੱਲ ਖਤਮ ਹੋਣ ਲੱਗੀਆਂ ਪਲ ਦੀ ਪਲ ਹਾਂ ਕਰ ਦੇਣ ਲਈ ਉਸਦਾ ਜੀਅ ਨਾ ਕੀਤਾ ਪਰ ਉਦੋਂ ਹੀ ਹੌਲੀ ਜਿਹੀ ਸਰਪੰਚ ਖਗੂੰਰਿਆ ਇਨੀ ਹੌਲੀ ਤੇ ਇੰਨਾ ਬੇਮਲੂਮ ਜਿਵੇ ਜਿਵੇਂ ਬਿਜਲੀ ਰਮਜ਼ ਨੂੰ ਦਰਬਾਰਾ ਹੀ ਬੁਝ ਸਕੇ ਦਰਬਾਰੇ ਨੂੰ ਫਿਰ ਵੱਟ ਚੜ ਗਿਆ ਤੇ ਉਹਦੇ ਹੁੰਦੇ ਮੱਥੇ ਵਿਚ ਘੁੱਟੀਆਂ ਫਿਰ ਸੰਘਣੀਆਂ ਹੋ ਗਈਆ ਉਹ ਮੈਂ ਸ਼ੁਆਦੀ ਆ ਜਿਹੜਾ ਮੱਲੋ ਮੱਲੀ ਕਿਸੇ ਦਾ ਭਾਰ ਚੁੱਕਦਾ ਫਿਰਾਂ ਤੈਨੂੰ ਇਨਕਾਰ ਕਿਹੜੀ ਗੱਲੋਂ ਆ ਕਪੂਰ ਸਿੰਘ ਨੇ ਫਿਰ ਵੀ ਭਾਈ ਬੰਦੀ ਵਰਤੀ ਕੀ ਕਰੇ ਉਹਨੂੰ ਲੋੜ ਜੋ ਸੀ ਮੇਰੇ ਵਿਚ ਨਹੀ ਜਾਨ ਪੈਸੇ ਖਰਚਣ ਦੀ ਮੈਂ ਫਾਹੇ ਜਾਣਾ ਦਰਬਾਰਾ ਉਸੇ ਤਰ੍ਹਾਂ ਹਵਾ ਨੂੰ ਸੀ ਸੱਚ ਹਾਲੇ ਮੈਂ ਕਰ ਦਿੰਨਾ ਤੂੰ ਫਿਰ ਦੇ ਦੀ ਜਦ ਹੋਣਗੇ ਉਦੋ ਦੇ ਦੀ ਮੈਂ ਐਵੇਂ ਤੇਰੀ ਜੁੱਤੀ ਹੇਠਾਂ ਆਵਾਂ ਦਰਬਾਰਾ ਕਿਸੇ ਰਾਹ ਵੀ ਨਹੀ ਤੁਰਨ ਦਿੰਦਾ ਭਾਈ ਜੇ ਮਿੱਤਰ ਹੋਵੇ ਤਾਂ ਉਹਦੇ ਵਰਗਾ ਕੋਈ ਮਿੱਤਰ ਨਹੀ ਜੇ ਭਾਈ ਦੁਸ਼ਮਣ ਬਣ ਜਾਵੇ ਤਾਂ ਉਹਦੇ ਵਰਗਾ ਕੋਈ ਦੁਸ਼ਮਣ ਨਹੀ ਟੁੰਡੇ ਲੰਬੜਦਾਰ ਨੇ ਗੱਲ ਮੁਕਾਉਣੀ ਚਾਹੀ

ਉਹ ਚੁੱਪ ਕਰ ਗਿਆ ਕਿਹੜਾ ਲੱਕੜ ਤੋਂ ਕਰਾਵੇ ਕਪੂਰ ਸਿੰਘ ਦੁਖੀ ਹੋ ਗਿਆ ਕੀ ਕਰੇ ਕੀ ਨਾ ਕਰੇ ਇਹ ਬੇਈਮਾਨ ਕਿਸੇ ਪਾਸੇ ਵੀ ਨਹੀਂ ਮੰਨਦਾ ਪੱਲਿਓ ਚਾਰ ਸੌ ਰੁਪਇਆ ਲਾ ਕੇ ਉਨ੍ਹਾਂ ਮੁਫਤ ਵਿਚ ਕੰਧ ਬਣਾ ਕੇ ਦੇ ਦਿਓ ਉਹ ਤਾ ਲੋੜ ਹੈ ਜੇ ਅੱਧ ਮੰਗੋ ਤਾਂ ਲੋੜ ਨਹੀਂ ਉਹ ਜਾਣਦਾ ਹੈ ਕੰਧ ਤਾਂ ਇਹਨੂੰ ਆਪਣੀ ਲੋੜ ਨੂੰ ਬਣਾਉਣੀ ਹੈ ਪੈਣੀ ਹੈ ਉਹ ਕਿਉ ਖਾ ਮ ਖਾ ਹਾਮੀ ਭਰੇ ਸ਼ਤੀਰ ਉਹਦੇ ਕੋਈ ਲਾ ਹੀ ਨਹੀ ਸਕਦਾ

ਨਿੱਕਾ ਜਿਹਾ ਖੰਗੂਰਾ ਫਿਰ ਸੁਣਿਆ ਦਰਬਾਰਾ ਦੇ ਵਿਚ ਜਿਵੇ ਉਪਰੀ ਹਵਾ ਗਈ ਹੋਵੇ ਬਿਨਾਂ ਹੱਥ ਮਿਲਾਏ ਉਸ ਨੇ ਕੌੜਾ ਹੋ ਕੇ ਆਖਿਆ ਮੇਰਾ ਹਾਲ ਕਿਹੜਾ ਚੰਗਾ ਮੈਂ ਤੇਰੇ ਹਾਲ ਕੰਨੀ ਦੇਖਾ ਪਟਵਾਰੀ ਸਰਪੰਚ ਲੰਬੜਦਾਰ ਤੇ ਹੋਰ ਸਾਰੇ ਚੁੱਪ ਕਰਦੇ ਸੁਣਦੇ ਰਹੇ ਕਪੂਰ ਸਿੰਘ ਨੇ ਹੋਰ ਕੇ ਕਮਾਈ ਨਾ ਆਖਿਆ ਡੂਡ ਇੱਟ ਦੀ ਨਾ ਸਹੀ ਇਕ ਇੱਟ ਦੀ ਕਰਲਾ ਇਕ ਕੀਤੀ ਨਹੀ ਕਰਨੀ ਕੱਚੀ ਕਰਲਾ ਕੱਚੀ ਨਾ ਪੱਕੀ ਚੱਲ ਤੂੰ ਇੱਟਾਂ ਦਾ ਹੀ ਅੱਧ ਦੇਦੇ ਮਜਦੂਰੀ ਨਾ ਸਹੀ ਉਹਨੇ ਹੋਰ ਖਾਧੀ ਪਰ ਦਰਬਾਰਾ ਤਾ ਇਕੋ ਆਟੇ ਦਾ ਸੀ ਹੋਰ ਵਿਗੜ ਕੇ ਬੋਲਿਆ ਜਦ ਮੈਂ ਕਿਹੜਾ ਕਹਿ ਦਿੱਤਾ ਮੈਨੂੰ ਲੋੜ ਨੀ ਮੈ ਨੀ ਕਰਨੀ ਮੈਨੂੰ ਨਾ ਜੇ ਕੰਧ ਕਪੂਰ ਸਿੰਘ ਵੀ ਕਰੇ ਤਾਂ ਵੀ ਢਾਹੁਣ ਵੇਲੇ ਤਾਂ ਆਧੀ ਦਾ ਕੋਲ ਹੋਣਾ ਜਰੂਰੀ ਸੀ ਆਪਣੇ ਘਰ ਨੂੰ ਸਾਂਭਣਾ ਸ਼ਤੀਰਾਂ ਹੇਠ ਥੰਬੀਆਂ ਦੇਣੀਆਂ ਉਹਨੇ ਫਿਰ ਵੀ ਠਰੰਮੇ ਨਾਲ ਆਖਿਆ ਪਰ ਤੇਰੀ ਰਜਾਮੰਦੀ ਬਿਨਾਂ ਮੈਂ ਕੰਧ ਨੂੰ ਵੀ ਕਿਵੇ ਤੂੰ ਕੋਲ ਤਾਂ ਖੜ ਕੰਧ ਬਣੂਗੀ ਤਾਂ ਢਹਿ ਕੇ ਹੀ ਮੈਂ ਤਾ ਸਰਦਾਰ ਜੀ ਅੱਗ ਨਹੀ ਲਾਉਣ ਜਾਂਦਾ ਕੰਧ ਤੂੰ ਕਹਿੰਦਾ ਕੋਲ ਖੜ ਮੈਨੂੰ ਚੱਟੀ ਪਈ ਐ ਨਾ ਬਈ ਵਿਚੋਂ ਹੀ ਕਿਸੇ ਨੇ ਦਰਬਾਰੇ ਦੀ ਗੱਲ ਤੋਂ ਆਖਿਆ ਆ ਤਾਂ ਠੀਕ ਐ ਇਹ ਸਾਰਾ ਕੁਝ ਐਵੇਂ ਬਿਨਾਂ ਮਤਲਬ ਦਾ ਹੈ ਫਾਲਤੂ ਦੇ ਵਿਚ ਤੁਸੀ ਲੜ ਰਹੇ ਹੋ ਹੁਣ ਤਾਂ ਕਪੂਰ ਸਿੰਘ ਨੂੰ ਵੀ ਅੱਗ ਲੱਗ ਗਈ ਇਹਨੂਂ ਕਹਿੰਦੇ ਨੇ ਸ਼ਰੀਕ ਉਹਨੇ ਦਿਲ ਵਿਚ ਆਖਿਆ ਬੰਦਾ ਕਿਥੋਂ ਕਾ ਤੱਕ ਸਬਰ ਕਰਦਾ ਰਹੇ ਤਾਂ ਵੀ ਉਹ ਤਾ ਵੀ ਉਹ ਨੂੰ ਮਾਰ ਕੇ ਪਰ ਥੋੜਾ ਦੇਰ ਹੋ ਬੋਲਿਆ ਜੇ ਮੈਂ ਬਣਾ ਲਾ ਤਾ ਤੂੰ ਸ਼ਤੀਰ ਤਾ ਨੀ ਧਰੇਗਾ ਮੇਰੀ ਕੰਧ ਉਤੇ ਸ਼ਤੀਰ ਧਰਨੋ ਮੈਨੂੰ ਕਿਹੜਾ ਅੱਡ ਸਕਦਾ ਮੈਂ ਮਾਲਕ ਹਾਂ ਕੰਧ ਦਾ ਦਰਬਾਰੇ ਨੇ ਹਿੱਕ ਥਾਪੜੀ ਤੇਰੇ ਕੱਲੇ ਦੀ ਆ ਕੰਧ ਮੇਰੀ ਨੀ ਤੂੰ ਬਹੁਤਾ ਮਾਲਕ ਐ ਜੇ ਬਖਸ਼ੇ ਨਾ ਕਪੂਰ ਸਿੰਘ ਤਾਂ ਕੀ ਕਰੇ ਦਰਬਾਰੇ ਨੇ ਹੋਰ ਉਲਟੀ ਤੜੀ ਮਾਰੀ ਮੈਂ ਤਾਂ ਸਰਦਾਰ ਜੀ ਤੇਰੇ ਉਤੇ ਅਰਜੀ ਦੇਣੀ ਹੈ ਤੂੰ ਭਾਲਦਾ ਅੱਧ ਤੇਰਾ ਕੋਠਾ ਨਾਲ ਕੰਧ ਹੋ ਗਈ ਨੰਗੀ ਜੋ ਨੀਹਾਂ ਵਿਚ ਨੰਗੀ ਕੰਧ ਮੇਰਾ ਕੋਠਾ ਲੈ ਕੇ ਬਹਿ ਗਈ ਤਾਂ ਕੌਣ ਹੋਇਆ ਜਿੰਮੇਵਾਰ ਹੁਣ ਤਾਂ ਕਪੂਰ ਸਿੰਘ ਹੋਰ ਵੀ ਭੜਕ ਪਿਆ ਤੂੰ ਲਾ ਲਈ ਜਿਹੜਾ ਜੋਰ ਲਾਉਣਾ ਮੈਂ ਜਾਣਦਾ ਜਿਹੜਾ ਵਕੀਲ ਤੇਰੇ ਅੰਦਰ ਬੋਲਦਾ ਅਰਜੀ ਤਾਂ ਆਪਣੀ ਸਾਂਝੀ ਮੈਂਨੂੰ ਨੀ ਲੋੜ ਕੰਧ ਕਰਨ ਦੀ ਉਪਰਲਆਂ ਵਾਂਗ ਦਰਬਾਰੇ ਨੇ ਉਸਦੇ ਮੂੰਹ ਵੱਲ ਵੇਖ ਕੇ ਹਵਾ ਵਿਚ ਖਾਲੀ ਝਾਕਦਿਆਂ ਕਿਹਾ ਜੇ ਤੈਨੂੰ ਲੋੜ ਨਹੀਂ ਤਾਂ ਮੈਨੂੰ ਤਾਂ ਹੈ ਕਪੂਰ ਸਿੰਘ ਨਿਮਾਣਾ ਹੋ ਕੇ ਬੋਲਿਆ ਪਰ ਇਹ ਗੱਲ ਦਰਬਾਰੇ ਦੇ ਨੇੜਿਓ ਵੀ ਨਾ ਗਈ ਉਹਨੇ ਹੋਰ ਵੀ ਰੁੱਖੀ ਤਰ੍ਹਾਂ ਕਿਹਾ ਤੈਨੂੰ ਲੋੜ ਹੈ ਤੂੰ ਕਰ ਲੈ ਮੈਂ ਕਿਵੇਂ ਕਰ ਸਕਦਾ ਭਲਾ ਇੱਡੀ ਵੱਡੀ ਕੰਧ ਕੱਲਾ ਚਾਲੀ ਫੁੱਟ ਲੰਮੀ ਚੌਧਾ ਫੁੱਟ ਉਚੀ ਤੇ ਡੂਡ ਇੰਚ ਚੌੜੀ ਫਿਰ ਮੇਰੇ ਫਿਰ ਅਸਾਨ ਹੈ ਅਸਾਨ ਤਾ ਨਹੀ ਮੇਰਾ ਕੰਮ ਤਾਂ ਅਟਕਿਆ ਖੜਾ ਮੈਨੂੰ ਜੁੰਮੇਵਾਰੀ ਹੈ ਤੇਰੇ ਕੰਮ ਦੀ ਅਟਕਿਆ ਹੈ ਤਾਂ ਅਟਕਿਆ ਰਹੇ ਦਰਬਾਰਾ ਨੂੰ ਆਇਆ ਕੋਲੋ ਪਟਵਾਰੀ ਨੇ ਹੋਲੀ ਜਿਹੀ ਆਖਿਆ ਕਾਹਨੂੰ ਬਾਪੂ ਚੌੜ ਹੁੰਦੇ ਓ ਮੁਕਾ ਰੋ ਰਲ ਕੇ ਪਰ ਸਰਪੰਚ ਨੇ ਮਲਵੀ ਜੀਭ ਨਾਲ ਕੇ ਟੋਕਿਆ ਆਪਾ ਨੇ ਕਾਹਨੂੰ ਵਿਚ ਪਟਵਾਰੀ ਜੀ ਭਾਈ ਭਾਈ ਨੇ ਆਪਣੇ ਸਮਝਣਗੇ ਕਪੂਰ ਸਿੰਘ ਸਰਪੰਚ ਦਾ ਰੁਖ ਧਾਰ ਗਿਆ ਅੱਗੇ ਵੀ ਉਹ ਕਈ ਵਰਿਆਂ ਤੋਂ ਉਹਦੇ ਨਾਲ ਲੱਗਦਾ ਆਉਂਦਾ ਸੀ ਦਰਬਾਰੇ ਨੂੰ ਇਨ੍ਹਾਂ ਗੱਲਾਂ ਦੀ ਕੀ ਸਮਝ ਹੁਣ ਜੇ ਕਪੂਰ ਸਿੰਘ ਦਾ ਭਾਈ ਹੀ ਸਰਪੰਚ ਨੂੰ ਉਹਦੇ ਖਿਲਾਫ ਵਰਤਨ ਲਈ ਮਿਲੇ ਤਾਂ ਉਸਨੂੰ ਹੋਰ ਕੀ ਚਾਹੀਦਾ ਸੀ ਉਹਨੇ ਹੋਰ ਨਰਮ ਹੋ ਕੇ ਦਰਬਾਰਾ ਨੂੰ ਸਮਝਾਉਣਾ ਚਾਹਿਆ ਦਰਬਾਰਾ ਜਾ ਮੈ ਤੈਨੂੰ ਮਿੰਨਤ ਨਾਲ ਕਹਿੰਦਾ ਆਪਾ ਕਬੀਲਦਾਰ ਆ ਲੜਦੇ ਚੰਗੇ ਨਹੀ ਲੱਗਦੇ ਆ ਰਲ ਕੇ ਕੰਧ ਬਣਾਈਏ ਤੂੰ ਹਾ ਕਰ ਜਿੱਦਣ ਕਹੇਗਾ ਮੈਂ ਉੱਦਣ ਮਲਲੂੰਗਾ ਕੰਧ ਐ ਮਾੜੀ ਦੋਹਾਂ ਨੂੰ ਹੀ ਦੁੱਖ ਹੈ ਮਾੜੀ ਮੋਟੀ ਹੁੰਦੀ ਮੈਂ ਤੈਨੂੰ ਕਹਿੰਦਾ ਵੀ ਨਾ ਸਾਰਾ ਭਾਰ ਚੁੱਕਣਾ ਮੈਨੂੰ ਵੀ ਔਖਾ ਤੂੰ ਮੈਨੂੰ ਬਹੁਤਾ ਚੁੱਕਾ ਦੇ ਆਪ ਥੋੜਾ ਚੁੱਕ ਲੀ ਕਪੂਰ ਸਿੰਘ ਦੀ ਨਰਮਾਈ ਨੇ ਦਰਬਾਰੇ ਦੀ ਅੜਬਾਈ ਕੁਝ ਢਿੱਲੀ ਕਰ ਜਿੱਤੀ ਉਸਦੇ ਮੱਥੇ ਵਿਚੋਂ ਮਿਟਣ ਲੱਗੀਆਂ ਗੱਲ ਖਤਮ ਹੋਣ ਲੱਗੀਆਂ ਪਲ ਦੀ ਪਲ ਹਾਂ ਕਰ ਦੇਣ ਲਈ ਉਸਦਾ ਜੀਅ ਨਾ ਕੀਤਾ ਪਰ ਉਦੋਂ ਹੀ ਹੌਲੀ ਜਿਹੀ ਸਰਪੰਚ ਖਗੂੰਰਿਆ ਇਨੀ ਹੌਲੀ ਤੇ ਇੰਨਾ ਬੇਮਲੂਮ ਜਿਵੇ ਜਿਵੇਂ ਬਿਜਲੀ ਰਮਜ਼ ਨੂੰ ਦਰਬਾਰਾ ਹੀ ਬੁਝ ਸਕੇ ਦਰਬਾਰੇ ਨੂੰ ਫਿਰ ਵੱਟ ਚੜ ਗਿਆ ਤੇ ਉਹਦੇ ਹੁੰਦੇ ਮੱਥੇ ਵਿਚ ਘੁੱਟੀਆਂ ਫਿਰ ਸੰਘਣੀਆਂ ਹੋ ਗਈਆ ਉਹ ਮੈਂ ਸ਼ੁਆਦੀ ਆ ਜਿਹੜਾ ਮੱਲੋ ਮੱਲੀ ਕਿਸੇ ਦਾ ਭਾਰ ਚੁੱਕਦਾ ਫਿਰਾਂ ਤੈਨੂੰ ਇਨਕਾਰ ਕਿਹੜੀ ਗੱਲੋਂ ਆ ਕਪੂਰ ਸਿੰਘ ਨੇ ਫਿਰ ਵੀ ਭਾਈ ਬੰਦੀ ਵਰਤੀ ਕੀ ਕਰੇ ਉਹਨੂੰ ਲੋੜ ਜੋ ਸੀ ਮੇਰੇ ਵਿਚ ਨਹੀ ਜਾਨ ਪੈਸੇ ਖਰਚਣ ਦੀ ਮੈਂ ਫਾਹੇ ਜਾਣਾ ਦਰਬਾਰਾ ਉਸੇ ਤਰ੍ਹਾਂ ਹਵਾ ਨੂੰ ਸੀ ਸੱਚ ਹਾਲੇ ਮੈਂ ਕਰ ਦਿੰਨਾ ਤੂੰ ਫਿਰ ਦੇ ਦੀ ਜਦ ਹੋਣਗੇ ਉਦੋ ਦੇ ਦੀ ਮੈਂ ਐਵੇਂ ਤੇਰੀ ਜੁੱਤੀ ਹੇਠਾਂ ਆਵਾਂ ਦਰਬਾਰਾ ਕਿਸੇ ਰਾਹ ਵੀ ਨਹੀ ਤੁਰਨ ਦਿੰਦਾ ਭਾਈ ਜੇ ਮਿੱਤਰ ਹੋਵੇ ਤਾਂ ਉਹਦੇ ਵਰਗਾ ਕੋਈ ਮਿੱਤਰ ਨਹੀ ਜੇ ਭਾਈ ਦੁਸ਼ਮਣ ਬਣ ਜਾਵੇ ਤਾਂ ਉਹਦੇ ਵਰਗਾ ਕੋਈ ਦੁਸ਼ਮਣ ਨਹੀ ਟੁੰਡੇ ਲੰਬੜਦਾਰ ਨੇ ਗੱਲ ਮੁਕਾਉਣੀ ਚਾਹੀ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 ਉਹ ਚੁੱਪ ਕਰ ਗਿਆ ਕਿਹੜਾ ਲੱਕੜ ਤੋਂ ਕਰਾਵੇ ਕਪੂਰ ਸਿੰਘ ਦੁਖੀ ਹੋ ਗਿਆ ਕੀ ਕਰੇ ਕੀ ਨਾ ਕਰੇ ਇਹ ਬੇਈਮਾਨ ਕਿਸੇ ਪਾਸੇ ਵੀ ਨਹੀਂ ਮੰਨਦਾ ਪੱਲਿਓ ਚਾਰ ਸੌ ਰੁਪਇਆ ਲਾ ਕੇ ਉਨ੍ਹਾਂ ਮੁਫਤ ਵਿਚ ਕੰਧ ਬਣਾ ਕੇ ਦੇ ਦਿਓ ਉਹ ਤਾ ਲੋੜ ਹੈ ਜੇ ਅੱਧ ਮੰਗੋ ਤਾਂ ਲੋੜ ਨਹੀਂ ਉਹ ਜਾਣਦਾ ਹੈ ਕੰਧ ਤਾਂ ਇਹਨੂੰ ਆਪਣੀ ਲੋੜ ਨੂੰ ਬਣਾਉਣੀ ਹੈ ਪੈਣੀ ਹੈ ਉਹ ਕਿਉ ਖਾ ਮ ਖਾ ਹਾਮੀ ਭਰੇ ਸ਼ਤੀਰ ਉਹਦੇ ਕੋਈ ਲਾ ਹੀ ਨਹੀ ਸਕਦਾ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 ਨਿੱਕਾ ਜਿਹਾ ਖੰਗੂਰਾ ਫਿਰ ਸੁਣਿਆ ਦਰਬਾਰਾ ਦੇ ਵਿਚ ਜਿਵੇ ਉਪਰੀ ਹਵਾ ਗਈ ਹੋਵੇ ਬਿਨਾਂ ਹੱਥ ਮਿਲਾਏ ਉਸ ਨੇ ਕੌੜਾ ਹੋ ਕੇ ਆਖਿਆ ਮੇਰਾ ਹਾਲ ਕਿਹੜਾ ਚੰਗਾ ਮੈਂ ਤੇਰੇ ਹਾਲ ਕੰਨੀ ਦੇਖਾ ਪਟਵਾਰੀ ਸਰਪੰਚ ਲੰਬੜਦਾਰ ਤੇ ਹੋਰ ਸਾਰੇ ਚੁੱਪ ਕਰਦੇ ਸੁਣਦੇ ਰਹੇ

ਕੁਛ ਵੀ ਨਹੀਂ, ਕਰੀ ਕੀ ਕਰਨਾ ਵਿਹਲੇ ਬੈਠੇ ਹਾਂ,

ਗਰਮੀ ਰੰਗ ਬਿਰੰਗ ਵੇਖਣ ਡੇਏ ਹਾਂ, ਰੰਗ ਬਿਰੰਗੇ ਉਹਦੇ ਰੱਬ ਦੇ, ਹਾਂ

ਰੱਬ ਦੇ ਰੰਗ ਕਹਿ ਵੇਖਣ ਡੇ ਹਾਂ

ਨੀ ਰੰਗ ਵੇਖ ਰੰਗ ਬਿਰੰਗੇ ਵੇਖਣ ਡੇ ਹੈ

ਅਹ ਹੁਣ ਤਾਂ ਬੜਾ ਠੰਡਾ ਮ ਆਹੋ ਤੂੰ ਪੱਖੇ ਥੱਲੇ ਬੈਠੀ ਹੈ ਨਾ ਤਾਂ ਤੈਨੂੰ ਠੰਡ ਲੱਗਣ ਤੈਨੂੰ ਠੰਡਾ ਹੀ ਲੱਗਣਾ ਹੋਰ ਤੱਤਾ ਲੱਗਣ ਡੇ

ਗਰਮੀ ਤਾਂ ਗੋਡੇ ਗੋਡੇ ਆ ਅਤੇ ਤੈਨੂੰ ਠੰਡਾ ਕਿੱਥੋਂ ਲੱਗਣ ਡਿਆ

ਕਹਿੰਦੀ ਮੰੰਮੀ ਫੇਰ ਨਾ ਕੰਬਣ ਲਾਂ ਦੀ ਤੇਰਾ ਮੂੰਹ ਨਹੀਂ ਚੰਗਾ ਲੱਗਣ ਡਿਆ, ਮੈਂ ਕਿਹਾ ਮੂੰਹ ਸੋਹਣਾ ਬੜਾ ਨਾ

ਸੋਹਣਾ ਹੀ ਹੈ ਕਿ ਆਪਣਾ ਮੂੰਹ ਜਿਹੋ ਜਿਹਾ ਹੈਗਾ ਸੋਹਣਾ ਹੀ ਹੈ, ਨਹੀਂ ਹੁਣ ਅਗਾਂਹ ਅਗਾਂਹ ਮੂੰਹ ਸੋੇਹਣੇ ਰਹਿਣੇ ਹੈ ਸਾਡੇ

ਹਾਂ ਕਾਲਾ ਵਾ ਤੇਰਾ ਮੂੰਹ

ਬੜਾ ਸੋਹਣਾ ਮੂੰਹ ਹੈ, ਮੂੰਹ ਨੂੰ ਕੀ ਹੋਇਆ ਹੈ ਮੂੰਹ ਤਾਂ ਮੂੰਹ ਹੀ ਨਾ, ਹਾਂ ਆਪਣਾ ਮੂੰਹ ਸਾਰਾ ਚੰਗਾ ਵਾ ਹਾਂ

ਆਖਿਆ ਹੁਣ ਚੰਗਾ ਕਿੱਥੋਂ ਨਹੀਂ ਤੇ ਚੰਗਾ ਕਿੱਥੋਂ ਲੈ ਆਵਾਂ ਮੂਹਰੇ ਵਰਾਉਂਦੇ ਸੀ ਅਤੇ ਆਪਣੇ ਵੀ ਇਸ ਤਰ੍ਹਾਂ ਦੇ ਸੀ ਤੁਹਾਡੇ ਹਾਂ ਪੱਪੀ ਨੂੰ ਆਖ ਪੱਪੀ ਨੂੰ ਆਖ ਚੰਗਾ ਲਿਆ ਦੇ ਚੰਗਾ ਇਸ ਤਰ੍ਹਾਂ ਜੇ ਮਿਲਦਾ ਹੋਵੇ ਤਾਂ ਫੇਰ ਤਾਂ ਬੰਦਾ ਮੂੰਹ ਹੋਰ ਲਵਾ ਲਏ ਅਗਲੇ ਲੋਕੀ ਕਹਿੰਦੇ ਨੇ ਸਾਡੇ ਚੰਗੇ ਹੈ ਤੁਹਾਡੇ ਮੂੰਹ ਵਰਗੇ ਮੈਂ ਕਿਹਾ ਅਸੀਂ

ਮੈਂ ਕਿਹਾ ਕਰਨਾ ਕਿਸੇ ਨੇ ਸਾਨੂੰ ਕਿਹੜਾ ਕਰਨਾ